ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ ਅੱਜ ਰਾਮਨੌਮੀ ਦਾ ਪਵਿੱਤਰ ਤਿਓਹਾਰ ਹੈ ਰਾਮਨੌਮੀ ਦੇ ਇਸ ਪਵਿੱਤਰ ਤਿਓਹਾਰ ਤੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਪੂਜਨੀਕ ਬਾਪੂ ਦੇ ਜੀਵਨ ਵਿੱਚ ਰਾਮ ਨਾਮ ਦੀ ਸ਼ਕਤੀ ਕਿੰਨੀ ਸੀ ਉਹ ਅਸੀਂ ਉਨ੍ਹਾਂ ਦੇ ਜੀਵਨ ਵਿੱਚ ਹਰ ਪਲ ਦੇਖਿਆ ਹੈ ਪਿਛਲੇ ਦਿਨੀਂ 26 ਜਨਵਰੀ ਨੂੰ ਜਦੋਂ ਏਸੀਅਨ ਆਸੀਆਨ ਦੇਸ਼ਾਂ ਦੇ ਸਾਰੇ ਪ੍ਰਤੀਨਿਧ ਇੱਥੇ ਸਨ ਤਾਂ ਆਪਣੇ ਨਾਲ ਕਲਚਰਲ ਟਰੂਪਸ ਲੈ ਕੇ ਆਏ ਸਨ ਅਤੇ ਬੜੇ ਫਖ਼ਰ ਦੀ ਗੱਲ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੇਸ਼ ਰਮਾਇਣ ਨੂੰ ਹੀ ਸਾਡੇ ਸਾਹਮਣੇ ਪੇਸ਼ ਕਰ ਰਹੇ ਸਨ ਯਾਨਿ ਰਾਮ ਅਤੇ ਰਮਾਇਣ ਨਾ ਸਿਰਫ਼ ਭਾਰਤ ਵਿੱਚ ਸਗੋਂ ਸੰਸਾਰ ਦੇ ਇਸ ਭੂਭਾਗ ਵਿੱਚ ਏਸੀਅਨ ਕੰਟਰੀਜ਼ ਵਿੱਚ ਅੱਜ ਵੀ ਓਨੀ ਹੀ ਪ੍ਰੇਰਣਾ ਅਤੇ ਪ੍ਰਭਾਵ ਪੈਦਾ ਕਰ ਰਹੇ ਹਨ ਮੈਂ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਰਾਮਨੌਮੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ
ਮੇਰੇ ਪਿਆਰੇ ਦੇਸ਼ ਵਾਸੀਓ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ ਤੁਹਾਡੇ ਸਾਰਿਆਂ ਦੇ ਖ਼ਤ ਈਮੇਲ ਫੋਨਕਾਲ ਅਤੇ ਕਮੈਂਟਸ ਬਹੁਤ ਵੱਡੀ ਮਾਤਰਾ ਵਿੱਚ ਮਿਲੇ ਹਨ ਕੋਮਲ ਠੱਕਰ ਜੀ ਨੇ ਮਾਈਗੋਵਤੇ ਤੁਸੀਂ ਸੰਸਕ੍ਰਿਤ ਦੇ ਆਨਲਾਈਨ ਕੋਰਸਿਸ ਸ਼ੁਰੂ ਕਰਨ ਦੇ ਬਾਰੇ ਜੋ ਲਿਖਿਆ ਸੀ ਉਹ ਮੈਂ ਪੜ੍ਹਿਆ ਇਤ ਪ੍ਰੋਫੈਸ਼ਨਲ ਹੋਣ ਦੇ ਨਾਲਨਾਲ ਸੰਸਕ੍ਰਿਤ ਦੇ ਪ੍ਰਤੀ ਤੁਹਾਡਾ ਪਿਆਰ ਦੇਖ ਕੇ ਬਹੁਤ ਚੰਗਾ ਲੱਗਿਆ ਮੈਂ ਸਬੰਧਿਤ ਵਿਭਾਗ ਨੂੰ ਇਸ ਬਾਰੇ ਹੋ ਰਹੇ ਯਤਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਕਿਹਾ ਹੈ ਮਨ ਕੀ ਬਾਤ ਦੇ ਸਰੋਤੇ ਜਿਹੜੇ ਸੰਸਕ੍ਰਿਤ ਸਬੰਧੀ ਕੰਮ ਕਰਦੇ ਹਨ ਮੈਂ ਉਨ੍ਹਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਬਾਰੇ ਵਿਚਾਰ ਕਰਨ ਕਿ ਕੋਮਲ ਜੀ ਦੇ ਸੁਝਾਅ ਨੂੰ ਕਿਵੇਂ ਅੱਗੇ ਵਧਾਇਆ ਜਾਵੇ
ਸ਼੍ਰੀਮਾਨ ਘਣਸ਼ਿਆਮ ਕੁਮਾਰ ਜੀ ਪਿੰਡ ਬਰਾਕਰ ਜ਼ਿਲਾ ਨਾਲੰਦਾ ਬਿਹਾਰ ਤੁਹਾਡੇ NarendraModiApp ਤੇ ਲਿਖੇ ਕਮੈਂਟਸ ਪੜ੍ਹੇ ਤੁਸੀਂ ਜ਼ਮੀਨ ਵਿੱਚ ਘਟਦੇ ਜਲਪੱਧਰ ਬਾਰੇ ਜੋ ਚਿੰਤਾ ਜਤਾਈ ਹੈ ਉਹ ਨਿਸ਼ਚਿਤ ਰੂਪ ਵਿੱਚ ਬਹੁਤ ਹੀ ਮਹੱਤਵਪੂਰਨ ਹੈ
ਸ਼੍ਰੀਮਾਨ ਸ਼ਕਲ ਸ਼ਾਸਤਰੀ ਜੀ ਕਰਨਾਟਕ ਤੁਸੀਂ ਸ਼ਬਦਾਂ ਦੇ ਬਹੁਤ ਹੀ ਸੁੰਦਰ ਤਾਲਮੇਲ ਨਾਲ ਲਿਖਿਆ ਹੈ ਕਿ ਆਯੁਸ਼ਮਾਨ ਭਾਰਤ ਤਾਂ ਹੀ ਹੋਵੇਗਾ ਜਦੋਂ ਆਯੁਸ਼ਮਾਨ ਭੂਮੀ ਹੋਵੇਗੀ ਅਤੇ ਆਯੁਸ਼ਮਾਨ ਭੂਮੀ ਤਾਂ ਹੀ ਹੋਵੇਗੀ ਜਦੋਂ ਅਸੀਂ ਇਸ ਭੂਮੀ ਤੇ ਰਹਿਣ ਵਾਲੇ ਹਰ ਇੱਕ ਪ੍ਰਾਣੀ ਦੀ ਚਿੰਤਾ ਕਰਾਂਗੇ ਤੁਸੀਂ ਗਰਮੀਆਂ ਵਿੱਚ ਪਸ਼ੂਪੰਛੀਆਂ ਦੇ ਲਈ ਪਾਣੀ ਰੱਖਣ ਲਈ ਵੀ ਸਾਰਿਆਂ ਨੂੰ ਬੇਨਤੀ ਕੀਤੀ ਹੈ ਸ਼ਕਲ ਜੀ ਤੁਹਾਡੀਆਂ ਭਾਵਨਾਵਾਂ ਨੂੰ ਮੈਂ ਸਾਰੇ ਸਰੋਤਿਆਂ ਤੱਕ ਪਹੁੰਚਾ ਦਿੱਤਾ ਹੈ
ਸ਼੍ਰੀਮਾਨ ਯੋਗੇਸ਼ ਭਦਰੇਸ਼ਾ ਜੀ ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਇਸ ਵਾਰ ਨੌਜਵਾਨਾਂ ਨਾਲ ਉਨ੍ਹਾਂ ਦੀ ਸਿਹਤ ਬਾਰੇ ਗੱਲਬਾਤ ਕਰਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਏਸ਼ੀਅਨ ਕੰਟਰੀਜ਼ ਨਾਲ ਤੁਲਨਾ ਕਰੀਏ ਤਾਂ ਸਾਡੇ ਨੌਜਵਾਨ ਫਿਜ਼ੀਕਲੀ ਵੀਕ ਹਨ ਯੋਗੇਸ਼ ਜੀ ਮੈਂ ਸੋਚਿਆ ਹੈ ਕਿ ਇਸ ਵਾਰੀ ਹੈਲਥ ਬਾਰੇ ਸਾਰਿਆਂ ਦੇ ਨਾਲ ਵਿਸਥਾਰ ਨਾਲ ਗੱਲ ਕਰਾਂ ਫਿਟ ਇੰਡੀਆ ਦੀ ਗੱਲ ਕਰਾਂ ਤੁਸੀਂ ਸਾਰੇ ਨੌਜਵਾਨ ਮਿਲ ਕੇ ਫਿਟ ਇੰਡੀਆ ਮੂਵਮੈਂਟ ਵੀ ਚਲਾ ਸਕਦੇ ਹੋ
ਪਿਛਲੇ ਦਿਨੀਂ ਫਰਾਂਸ ਦੇ ਰਾਸ਼ਟਰਪਤੀ ਕਾਸ਼ੀ ਦੀ ਯਾਤਰਾ ਤੇ ਗਏ ਸਨ ਵਾਰਾਣਸੀ ਦੇ ਸ਼੍ਰੀਮਾਨ ਪ੍ਰਸ਼ਾਂਤ ਕੁਮਾਰ ਨੇ ਲਿਖਿਆ ਹੈ ਕਿ ਉਸ ਯਾਤਰਾ ਦੇ ਸਾਰੇ ਦ੍ਰਿਸ਼ ਮਨ ਨੂੰ ਛੂਹਣ ਵਾਲੇ ਸਨ ਪ੍ਰਭਾਵ ਪੈਦਾ ਕਰਨ ਵਾਲੇ ਸਨ ਅਤੇ ਉਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਉਹ ਸਾਰੀਆਂ ਫੋਟੋਆਂ ਸਾਰੀਆਂ ਵੀਡੀਓ ਸ਼ੋਸ਼ਲ ਮੀਡੀਆ ਤੇ ਪ੍ਰਚਾਰਿਤ ਕਰਨੀਆਂ ਚਾਹੀਦੀਆਂ ਹਨ
ਪ੍ਰਸ਼ਾਂਤ ਜੀ ਭਾਰਤ ਸਰਕਾਰ ਨੇ ਉਹ ਫੋਟੋਆਂ ਉਸੇ ਦਿਨ ਸੋਸ਼ੀਅਲ ਮੀਡੀਆ ਅਤੇ NarendraModiApp ਤੇ ਸ਼ੇਅਰ ਕਰ ਦਿੱਤੀਆਂ ਸਨ ਹੁਣ ਤੁਸੀਂ ਉਨ੍ਹਾਂ ਨੂੰ ਲਾਈਕ ਕਰੋ ਅਤੇ ਰਿਟਵੀਟ ਕਰੋ ਆਪਣੇ ਮਿੱਤਰਾਂ ਨੂੰ ਪਹੁੰਚਾਓ
ਚੇਨਈ ਤੋਂ ਅਨਘਾ ਜਯੇਸ਼ ਅਤੇ ਬਹੁਤ ਸਾਰੇ ਬੱਚਿਆਂ ਨੇ ਐਕਸਾਮ ਵਾਰੀਅਰ ਪੁਸਤਕ ਦੇ ਪਿੱਛੇ ਜਿਹੜੇ ਗ੍ਰੈਟੀਟਿਊਡ ਕਾਰਡਜ਼ ਦਿੱਤੇ ਹਨ ਉਨ੍ਹਾਂ ਬਾਰੇ ਉਨ੍ਹਾਂ ਨੇ ਆਪਣੇ ਦਿਲ ਵਿੱਚ ਜਿਹੜੇ ਵਿਚਾਰ ਆਏ ਉਹ ਲਿਖ ਕੇ ਮੈਨੂੰ ਹੀ ਭੇਜ ਦਿੱਤੇ ਹਨ ਅਨਘਾ ਜਯੇਸ਼ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੇ ਇਨ੍ਹਾਂ ਪੱਤਰ੍ਹਾਂ ਦੇ ਨਾਲ ਮੇਰੀ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ ਇੰਨੇ ਸਾਰੇ ਪੱਤਰ ਇੰਨੇ ਸਾਰੇ ਫੋਨ ਕਾਲ ਕਮੈਂਟਸ ਇਨ੍ਹਾਂ ਵਿੱਚੋਂ ਜੋ ਕੁਝ ਵੀ ਮੈਂ ਪੜ੍ਹ ਸਕਿਆ ਜੋ ਕੁਝ ਵੀ ਮੈਂ ਸੁਣ ਸਕਿਆ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਮੇਰੇ ਮਨ ਨੂੰ ਛੂਹ ਗਈਆਂ ਜੇਕਰ ਸਿਰਫ਼ ਮੈਂ ਉਨ੍ਹਾਂ ਬਾਰੇ ਹੀ ਗੱਲ ਕਰਾਂ ਤਾਂ ਵੀ ਸ਼ਾਇਦ ਮਹੀਨਿਆਂ ਤੱਕ ਮੈਨੂੰ ਲਗਾਤਾਰ ਕੁਝ ਨਾ ਕੁਝ ਕਹਿੰਦੇ ਹੀ ਰਹਿਣਾ ਪਵੇਗਾ

ਟੋ ਫੋਰਗੇਟ ਹੋਵ ਟੋ ਡਿੱਗ ਥੇ ਅਰਥ ਐਂਡ ਟੋ ਟੈਂਡ ਥੇ ਸੋਇਲ ਆਈਐਸ ਟੋ ਫੋਰਗੇਟ ਆਉਰਸੈਲਵਸ
ਯਾਨਿ ਧਰਤੀ ਨੂੰ ਖੋਦਣਾ ਅਤੇ ਮਿੱਟੀ ਦਾ ਖਿਆਲ ਰੱਖਣਾ ਜੇਕਰ ਅਸੀਂ ਭੁੱਲ ਜਾਂਦੇ ਹਾਂ ਤਾਂ ਇਹ ਆਪਣੇ ਆਪ ਨੂੰ ਭੁੱਲਣ ਵਰਗਾ ਹੈ ਇਸੇ ਤਰ੍ਹਾਂ ਲਾਲ ਬਹਾਦਰ ਸ਼ਾਸਤਰੀ ਜੀ ਰੁੱਖਾਂ ਪੌਦਿਆਂ ਅਤੇ ਬਨਸਪਤੀ ਦੇ ਸਾਂਭਸੰਭਾਲ ਅਤੇ ਬਿਹਤਰ ਖੇਤੀ ਢਾਂਚੇ ਦੀ ਲੋੜ ਤੇ ਅਕਸਰ ਜ਼ੋਰ ਦਿਆ ਕਰਦੇ ਸਨ ਡਾ

ਫੋਨ ਨਮਸਤੇ ਮਾਣਯੋਗ ਪ੍ਰਧਾਨ ਮੰਤਰੀ ਜੀ ਮੈਂ ਪ੍ਰੀਤੀ ਚਤੁਰਵੇਦੀ ਗੁੜਗਾਉਂ ਤੋਂ ਬੋਲ ਰਹੀ ਹਾਂਪ੍ਰਧਾਨ ਮੰਤਰੀ ਜੀ ਜਿਸ ਤਰ੍ਹਾਂ ਨਾਲ ਤੁਸੀਂ ਸਵੱਛ ਭਾਰਤ ਅਭਿਆਨ ਨੂੰ ਇੱਕ ਸਫ਼ਲਤਾਪੂਰਨ ਅਭਿਆਨ ਬਣਾਇਆ ਹੈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਵੱਸਥ ਭਾਰਤ ਅਭਿਆਨ ਨੂੰ ਵੀ ਉਸੇ ਤਰ੍ਹਾਂ ਨਾਲ ਸਫ਼ਲ ਬਣਾਈਏ ਇਸ ਅਭਿਆਨ ਦੇ ਲਈ ਤੁਸੀਂ ਲੋਕਾਂ ਨੂੰ ਸਰਕਾਰਾਂ ਨੂੰ ਇੰਸਟੀਟਿਊਸ਼ਨਜ਼ ਨੂੰ ਕਿਸ ਤਰ੍ਹਾਂ ਨਾਲ ਮੋਬੀਲਾਈਜ਼ ਕਰ ਰਹੇ ਹੋ ਇਸ ਬਾਰੇ ਸਾਨੂੰ ਕੁਝ ਦੱਸੋਧੰਨਵਾਦ

ਮੁਕਤ ਬਣਾਉਣ ਦਾ ਟੀਚਾ ਰੱਖਿਆ ਹੈ ਇਹ ਬਹੁਤ ਵੱਡਾ ਕੰਮ ਹੈ ਜਨਜਨ ਤੱਕ ਜਾਗਰਿਤੀ ਪਹੁੰਚਾਉਣ ਵਿੱਚ ਤੁਹਾਡੀ ਮਦਦ ਚਾਹੀਦੀ ਹੈ ਟੀ
ਤੋਂ ਮੁਕਤੀ ਪਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਸਮੂਹਿਕ ਯਤਨ ਕਰਨਾ ਹੋਵੇਗਾ

ਬਹੁਤਬਹੁਤ ਧੰਨਵਾਦ